ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅਕਸਰ ਮਨ ਕੀ ਬਾਤ ਵਿੱਚ ਤੁਹਾਡੇ ਪ੍ਰਸ਼ਨਾਂ ਦੀ ਭਰਮਾਰ ਰਹਿੰਦੀ ਹੈ ਇਸ ਵਾਰ ਮੈਂ ਸੋਚਿਆ ਕਿ ਕੁਝ ਵੱਖ ਕੀਤਾ ਜਾਵੇ ਮੈਂ ਤੁਹਾਨੂੰ ਪ੍ਰਸ਼ਨ ਕਰਾਂ ਤਾਂ ਧਿਆਨ ਨਾਲ ਸੁਣੋ ਮੇਰੇ ਸਵਾਲ
ਓਲੰਪਿਕ ਵਿੱਚ ਇੰਡੀਵਿਡਿਊਅਲ Gold
ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ
ਓਲੰਪਿਕ ਦੇ ਕਿਹੜੇ ਖੇਡ ਵਿੱਚ ਭਾਰਤ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਹਨ
ਓਲੰਪਿਕ ਵਿੱਚ ਕਿਹੜੇ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਮਗੇ ਜਿੱਤੇ ਹਨ
ਸਾਥੀਓ ਤੁਸੀਂ ਮੈਨੂੰ ਜਵਾਬ ਭੇਜੋ ਨਾ ਭੇਜੋ ਪਰ ਮਾਈਗੋਵ ਵਿੱਚ ਓਲੰਪਿਕਸ ਤੇ ਜੋ ਕੁਇਜ਼ ਹੈ ਉਸ ਵਿੱਚ ਪ੍ਰਸ਼ਨਾਂ ਦੇ ਉੱਤਰ ਦਿਓਗੇ ਤਾਂ ਕਈ ਸਾਰੇ ਇਨਾਮ ਜਿੱਤੋਗੇ ਅਜਿਹੇ ਬਹੁਤ ਸਾਰੇ ਪ੍ਰਸ਼ਨ ਮਾਈਗੋਵ ਦੇ ਰੋਡ ਟੋ ਟੋਕਯੋ ਕੁਇਜ਼ ਵਿੱਚ ਹਨ ਤੁਸੀਂ ਰੋਡ ਟੋ ਟੋਕਯੋ ਕੁਇਜ਼ ਵਿੱਚ ਭਾਗ ਲਓ ਭਾਰਤ ਨੇ ਪਹਿਲਾਂ ਕਿਹੋ ਜਿਹਾ ਪਰਫਾਰਮ ਕੀਤਾ ਹੈ ਸਾਡੀ ਟੋਕਯੋ ਓਲੰਪਿਕਸ ਦੇ ਲਈ ਹੁਣ ਕੀ ਤਿਆਰੀ ਹੈ ਇਹ ਸਭ ਖੁਦ ਜਾਣੋ ਅਤੇ ਦੂਜਿਆਂ ਨੂੰ ਵੀ ਦੱਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇਸ ਕੁਇਜ਼ ਕੰਪੀਟੀਸ਼ਨ ਵਿੱਚ ਜ਼ਰੂਰ ਹਿੱਸਾ ਲਓ
ਸਾਥੀਓ ਜਦੋਂ ਗੱਲ ਟੋਕਯੋ ਓਲੰਪਿਕਸ ਦੀ ਹੋ ਰਹੀ ਹੋਵੇ ਤਾਂ ਭਲਾ ਮਿਲਖਾ ਸਿੰਘ ਜੀ ਵਰਗੇ ਲੀਜੈਂਡਰੀ ਐਥਲੀਟ ਨੂੰ ਕੌਣ ਭੁੱਲ ਸਕਦਾ ਹੈ ਕੁਝ ਦਿਨ ਪਹਿਲਾਂ ਹੀ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ ਜਦੋਂ ਉਹ ਹਸਪਤਾਲ ਵਿੱਚ ਸਨ ਤਾਂ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ
ਗੱਲ ਕਰਦੇ ਹੋਏ ਮੈਂ ਉਨ੍ਹਾਂ ਨੂੰ ਬੇਨਤੀ ਕੀਤਾ ਸੀ ਮੈਂ ਕਿਹਾ ਸੀ ਕਿ ਤੁਸੀਂ ਤਾਂ 1964 ਵਿੱਚ ਟੋਕਯੋ ਓਲੰਪਿਕਸ ਵਿੱਚ ਭਾਰਤ ਦੀ ਅਗਵਾਈ ਕੀਤੀ ਸੀ ਇਸ ਲਈ ਇਸ ਵਾਰੀ ਜਿਵੇਂ ਸਾਡੇ ਖਿਡਾਰੀ ਓਲੰਪਿਕਸ ਦੇ ਲਈ ਟੋਕਯੋ ਜਾ ਰਹੇ ਹਨ ਤਾਂ ਤੁਸੀਂ ਸਾਡੇ ਐਥਲੀਟਸ ਦਾ ਮਨੋਬਲ ਵਧਾਉਣਾ ਹੈ ਉਨ੍ਹਾਂ ਨੂੰ ਆਪਣੇ ਸੁਨੇਹੇ ਨਾਲ ਪ੍ਰੇਰਿਤ ਕਰਨਾ ਹੈ ਉਹ ਖੇਡ ਨੂੰ ਲੈ ਕੇ ਇੰਨੇ ਸਮਰਪਿਤ ਅਤੇ ਭਾਵੁਕ ਸਨ ਕਿ ਬਿਮਾਰੀ ਵਿੱਚ ਵੀ ਉਨ੍ਹਾਂ ਨੇ ਤੁਰੰਤ ਹੀ ਇਸ ਦੇ ਲਈ ਹਾਮੀ ਭਰ ਦਿੱਤੀ ਲੇਕਿਨ ਬਦਕਿਸਮਤੀ ਨਾਲ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੈਨੂੰ ਅੱਜ ਵੀ ਯਾਦ ਹੈ 2014 ਵਿੱਚ ਉਹ ਸੂਰਤ ਆਏ ਸਨ ਅਸੀਂ ਇਕ ਨਾਈਟ ਮੈਰਾਥਨ ਦਾ ਉਦਘਾਟਨ ਕੀਤਾ ਸੀ ਉਸ ਵੇਲੇ ਉਨ੍ਹਾਂ ਨਾਲ ਜੋ ਗੱਪਸ਼ੱਪ ਹੋਈ ਖੇਡਾਂ ਦੇ ਬਾਰੇ ਜੋ ਗੱਲਬਾਤ ਹੋਈ ਉਸ ਨਾਲ ਮੈਨੂੰ ਵੀ ਕੁਝ ਪ੍ਰੇਰਣਾ ਮਿਲੀ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਮਿਲਖਾ ਸਿੰਘ ਜੀ ਦਾ ਪੂਰਾ ਪਰਿਵਾਰ ਸਪੋਰਟਸ ਨੂੰ ਸਮਰਪਿਤ ਰਿਹਾ ਹੈ ਭਾਰਤ ਦਾ ਮਾਣ ਵਧਾਉਂਦਾ ਰਿਹਾ ਹੈ

ਸਾਥੀਓ ਜੀਵਨ ਵਿੱਚ ਅਸੀਂ ਜਿੱਥੇ ਵੀ ਪਹੁੰਚਦੇ ਹਾਂ ਜਿੰਨੀ ਵੀ ਉਚਾਈ ਪ੍ਰਾਪਤ ਕਰਦੇ ਹਾਂ ਜ਼ਮੀਨ ਨਾਲ ਇਹ ਲਗਾਓ ਹਮੇਸ਼ਾ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਬੰਨ੍ਹੀ ਰੱਖਦਾ ਹੈ ਸੰਘਰਸ਼ ਦੇ ਦਿਨਾਂ ਦੇ ਬਾਅਦ ਮਿਲੀ ਸਫਲਤਾ ਦਾ ਅਨੰਦ ਵੀ ਕੁਝ ਹੋਰ ਹੀ ਹੁੰਦਾ ਹੈ ਟੋਕਯੋ ਜਾ ਰਹੇ ਸਾਡੇ ਖਿਡਾਰੀਆਂ ਨੇ ਬਚਪਨ ਵਿੱਚ ਸਾਧਨਾਂਸਰੋਤਾਂ ਦੀ ਹਰ ਕਮੀ ਦਾ ਸਾਹਮਣਾ ਕੀਤਾ ਪਰ ਉਹ ਡਟੇ ਰਹੇ ਜੁਟੇ ਰਹੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਪ੍ਰਿਯੰਕਾ ਗੋਸਵਾਮੀ ਜੀ ਦਾ ਜੀਵਨ ਵੀ ਬਹੁਤ ਸਿੱਖਿਆ ਦਿੰਦਾ ਹੈ ਪ੍ਰਿਯੰਕਾ ਦੇ ਪਿਤਾ ਬੱਸ ਕੰਡਕਟਰ ਹਨ ਬਚਪਨ ਵਿੱਚ ਪ੍ਰਿਯੰਕਾ ਨੂੰ ਉਹ ਬੈਗ ਬਹੁਤ ਪਸੰਦ ਸੀ ਜੋ ਮੈਡਲ ਪਾਉਣ ਵਾਲੇ ਖਿਡਾਰੀਆਂ ਨੂੰ ਮਿਲਦਾ ਹੈ ਇਸੇ ਖਿੱਚ ਕਾਰਨ ਉਨ੍ਹਾਂ ਨੇ ਪਹਿਲੀ ਵਾਰੀ ਰੇਸਵਾਕਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਹੁਣ ਅੱਜ ਉਹ ਇਸ ਦੀ ਵੱਡੀ ਚੈਂਪੀਅਨ ਹਨ
ਜਾਵੇਲਿਨ ਥਰੋ ਵਿੱਚ ਭਾਗ ਲੈਣ ਵਾਲੇ ਸ਼ਿਵਪਾਲ ਸਿੰਘ ਜੀ ਬਨਾਰਸ ਦੇ ਰਹਿਣ ਵਾਲੇ ਹਨ ਸ਼ਿਵਪਾਲ ਜੀ ਦਾ ਤਾਂ ਪੂਰਾ ਪਰਿਵਾਰ ਹੀ ਇਸ ਖੇਡ ਨਾਲ ਜੁੜਿਆ ਹੋਇਆ ਹੈ ਇਨ੍ਹਾਂ ਦੇ ਪਿਤਾ ਚਾਚਾ ਅਤੇ ਭਰਾ ਸਾਰੇ ਭਾਲਾ ਸੁੱਟਣ ਵਿੱਚ ਐਕਸਪਰਟ ਹਨ ਪਰਿਵਾਰ ਦੀ ਇਹੀ ਰਵਾਇਤ ਉਨ੍ਹਾਂ ਦੇ ਲਈ ਟੋਕਯੋ ਓਲੰਪਿਕਸ ਵਿੱਚ ਕੰਮ ਆਉਣ ਵਾਲੀ ਹੈ ਟੋਕਯੋ ਓਲੰਪਿਕ ਦੇ ਲਈ ਜਾ ਰਹੇ ਚਿਰਾਗ ਸ਼ੈੱਟੀ ਅਤੇ ਉਨ੍ਹਾਂ ਦੇ ਪਾਰਟਨਰ ਸਾਤਵਿਕ ਸਾਈਰਾਜ ਦਾ ਹੌਸਲਾ ਵੀ ਪ੍ਰੇਰਿਤ ਕਰਨ ਵਾਲਾ ਹੈ ਹੁਣੇ ਜਿਹੇ ਹੀ ਚਿਰਾਗ ਦੇ ਨਾਨਾ ਜੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ ਸਾਤਵਿਕ ਵੀ ਖੁਦ ਪਿਛਲੇ ਸਾਲ ਕੋਰੋਨਾ ਪਾਜ਼ਿਟਿਵ ਹੋ ਗਏ ਸਨ ਲੇਕਿਨ ਇਨ੍ਹਾਂ ਮੁਸ਼ਕਿਲਾਂ ਤੋਂ ਬਾਅਦ ਵੀ ਇਹ ਦੋਵੇਂ menਸ ਡਬਲ ਸ਼ਟਲ ਕੰਪੀਟੀਸ਼ਨ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਦੀ ਤਿਆਰੀ ਵਿੱਚ ਜੁਟੇ ਹੋਏ ਹਨ
ਇਕ ਹੋਰ ਖਿਡਾਰੀ ਨਾਲ ਮੈਂ ਤੁਹਾਡੀ ਜਾਣਪਛਾਣ ਕਰਵਾਉਣਾ ਚਾਹਾਂਗਾ ਇਹ ਹਨ ਹਰਿਆਣਾ ਦੇ ਭਿਵਾਨੀ ਦੇ ਮਨੀਸ਼ ਕੌਸ਼ਿਕ ਜੀ ਮਨੀਸ਼ ਜੀ ਖੇਤੀਕਿਸਾਨੀ ਵਾਲੇ ਪਰਿਵਾਰ ਤੋਂ ਹਨ ਬਚਪਨ ਵਿੱਚ ਖੇਤਾਂ ਵਿੱਚ ਕੰਮ ਕਰਦਿਆਂ ਮਨੀਸ਼ ਨੂੰ ਬਾਕਸਿੰਗ ਦਾ ਸ਼ੌਕ ਹੋ ਗਿਆ ਸੀ ਅੱਜ ਇਹ ਸ਼ੌਕ ਉਨ੍ਹਾਂ ਨੂੰ ਟੋਕੀਓ ਲਿਜਾ ਰਿਹਾ ਹੈ ਇਕ ਹੋਰ ਖਿਡਾਰਣ ਹਨ ਸੀ
ਭਵਾਨੀ ਦੇਵੀ ਜੀ ਨਾਂ ਭਵਾਨੀ ਹੈ ਅਤੇ ਇਹ ਤਲਵਾਰਬਾਜ਼ੀ ਵਿੱਚ ਐਕਸਪਰਟ ਹਨ ਚੇਨਈ ਦੀ ਰਹਿਣ ਵਾਲੀ ਭਵਾਨੀ ਪਹਿਲੀ ਭਾਰਤੀ ਫੈਂਸਰ ਹੈ ਜਿਨ੍ਹਾਂ ਨੇ ਓਲੰਪਿਕ ਵਿੱਚ ਕੁਆਲੀਫਾਈ ਕੀਤਾ ਹੈ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਭਿਵਾਨੀ ਜੀ ਦੀ ਟਰੇਨਿੰਗ ਜਾਰੀ ਰਹੇ ਇਸ ਦੇ ਲਈ ਉਨ੍ਹਾਂ ਦੀ ਮਾਂ ਨੇ ਆਪਣੇ ਗਹਿਣੇ ਤੱਕ ਗਿਰਵੀ ਰੱਖ ਦਿੱਤੇ ਸਨ
ਸਾਥੀਓ ਅਜਿਹੇ ਤਾਂ ਅਨੇਕਾਂ ਨਾਂ ਹਨ ਲੇਕਿਨ ਮਨ ਕੀ ਬਾਤ ਵਿੱਚ ਮੈਂ ਅੱਜ ਕੁਝ ਹੀ ਨਾਵਾਂ ਦਾ ਜ਼ਿਕਰ ਕਰ ਸਕਿਆ ਹਾਂ ਟੋਕੀਓ ਜਾ ਰਹੇ ਹਰ ਖਿਡਾਰੀ ਦਾ ਆਪਣਾ ਸੰਘਰਸ਼ ਰਿਹਾ ਹੈ ਸਾਲਾਂ ਦੀ ਮਿਹਨਤ ਰਹੀ ਹੈ ਉਹ ਸਿਰਫ ਆਪਣੇ ਲਈ ਹੀ ਨਹੀਂ ਜਾ ਰਹੇ ਬਲਕਿ ਦੇਸ਼ ਦੇ ਲਈ ਜਾ ਰਹੇ ਹਨ ਇਨ੍ਹਾਂ ਖਿਡਾਰੀਆਂ ਨੇ ਭਾਰਤ ਦਾ ਮਾਣ ਵੀ ਵਧਾਉਣਾ ਹੈ ਅਤੇ ਲੋਕਾਂ ਦਾ ਦਿਲ ਵੀ ਜਿੱਤਣਾ ਹੈ ਅਤੇ ਇਸ ਲਈ ਮੇਰੇ ਦੇਸ਼ਵਾਸੀਓ ਮੈਂ ਤੁਹਾਨੂੰ ਵੀ ਸਲਾਹ ਦੇਣਾ ਚਾਹੁੰਦਾ ਹਾਂ ਅਸੀਂ ਜਾਣੇਅਣਜਾਣੇ ਵਿੱਚ ਵੀ ਆਪਣੇ ਇਨ੍ਹਾਂ ਖਿਡਾਰੀਆਂ ਤੇ ਦਬਾਅ ਨਹੀਂ ਪਾਉਣਾ ਬਲਕਿ ਖੁੱਲ੍ਹੇ ਮਨ ਨਾਲ ਇਨ੍ਹਾਂ ਦਾ ਸਾਥ ਦੇਣਾ ਹੈ ਹਰ ਖਿਡਾਰੀ ਦਾ ਉਤਸ਼ਾਹ ਵਧਾਉਣਾ ਹੈ
ਸੋਸ਼ੀਅਲ ਮੀਡੀਆ ਤੇ ਤੁਸੀਂ Cheer4India ਦੇ ਨਾਲ ਆਪਣੇ ਇਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੇ ਸਕਦੇ ਹੋ ਤੁਸੀਂ ਕੁਝ ਵੀ ਇਨੋਵੇਟਿਵ ਕਰਨਾ ਚਾਹੋ ਤਾਂ ਉਹ ਵੀ ਜ਼ਰੂਰ ਕਰੋ ਜੇਕਰ ਤੁਹਾਨੂੰ ਕੋਈ ਅਜਿਹਾ ਆਈਡੀਈਏ ਆਉਂਦਾ ਹੈ ਜੋ ਸਾਡੇ ਖਿਡਾਰੀਆਂ ਦੇ ਲਈ ਦੇਸ਼ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਤਾਂ ਉਹ ਤੁਸੀਂ ਮੈਨੂੰ ਜ਼ਰੂਰ ਭੇਜੋ ਅਸੀਂ ਸਾਰੇ ਮਿਲ ਕੇ ਟੋਕੀਓ ਜਾਣ ਵਾਲੇ ਆਪਣੇ ਖਿਡਾਰੀਆਂ ਨੂੰ ਸਪੋਰਟ ਕਰਾਂਗੇ Cheer4India Cheer4India Cheer4India
ਮੇਰੇ ਪਿਆਰੇ ਦੇਸ਼ਵਾਸੀਓ ਕੋਰੋਨਾ ਦੇ ਖ਼ਿਲਾਫ਼ ਸਾਡੇ ਦੇਸ਼ਵਾਸੀਆਂ ਦੀ ਲੜਾਈ ਜਾਰੀ ਹੈ ਲੇਕਿਨ ਇਸ ਲੜਾਈ ਵਿੱਚ ਅਸੀਂ ਸਾਰੇ ਇਕੱਠੇ ਮਿਲ ਕੇ ਕਈ ਅਸਾਧਾਰਣ ਮੁਕਾਮ ਵੀ ਹਾਸਿਲ ਕਰ ਰਹੇ ਹਾਂ ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ਨੇ ਇਕ ਅਨੋਖਾ ਕੰਮ ਕੀਤਾ ਹੈ 21 ਜੂਨ ਨੂੰ ਵੈਕਸੀਨ ਮੁਹਿੰਮ ਦੇ ਅਗਲੇ ਦੌਰ ਦੀ ਸ਼ੁਰੂਆਤ ਹੋਈ ਅਤੇ ਉਸੇ ਦਿਨ ਦੇਸ਼ ਨੇ 86 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ ਵੈਕਸੀਨ ਲਗਾਉਣ ਦਾ ਰਿਕਾਰਡ ਵੀ ਬਣਾ ਦਿੱਤਾ ਅਤੇ ਉਹ ਵੀ ਇਕ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਭਾਰਤ ਸਰਕਾਰ ਵੱਲੋਂ ਮੁਫ਼ਤ ਵੈਕਸੀਨੇਸ਼ਨ ਅਤੇ ਉਹ ਵੀ ਇਕ ਦਿਨ ਵਿੱਚ ਸੁਭਾਵਿਕ ਹੈ ਇਸ ਦੀ ਚਰਚਾ ਵੀ ਖੂਬ ਹੋਈ ਹੈ
ਸਾਥੀਓ ਇਕ ਸਾਲ ਪਹਿਲਾਂ ਸਭ ਦੇ ਸਾਹਮਣੇ ਇਹ ਸਵਾਲ ਸੀ ਕਿ ਵੈਕਸੀਨ ਕਦੋਂ ਆਏਗੀ ਅੱਜ ਅਸੀਂ ਇਕ ਦਿਨ ਵਿੱਚ ਲੱਖਾਂ ਲੋਕਾਂ ਨੂੰ ਮਾਡੇ ਆਈਐਨ ਇੰਡੀਆ ਵੈਕਸੀਨ ਮੁਫ਼ਤ ਲਗਾ ਰਹੇ ਹਾਂ ਅਤੇ ਇਹੀ ਤਾਂ ਨਵੇਂ ਭਾਰਤ ਦੀ ਤਾਕਤ ਹੈ
ਸਾਥੀਓ ਵੈਕਸੀਨ ਦੀ ਸੇਫਟੀ ਦੇਸ਼ ਦੇ ਹਰ ਨਾਗਰਿਕ ਨੂੰ ਮਿਲੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੈ ਕਈ ਥਾਵਾਂ ਤੇ ਵੈਕਸੀਨ ਹੈਸੀਟੈਂਸੀ ਨੂੰ ਖਤਮ ਕਰਨ ਦੇ ਲਈ ਕਈ ਸੰਸਥਾਵਾਂ ਸੀਵਿਲ ਸੋਸਾਇਟੀ ਦੇ ਲੋਕ ਅੱਗੇ ਆਏ ਹਨ ਅਤੇ ਸਾਰੇ ਮਿਲ ਕੇ ਬਹੁਤ ਚੰਗਾ ਕੰਮ ਕਰ ਰਹੇ ਹਨ ਚਲੋ ਅਸੀਂ ਵੀ ਅੱਜ ਇਕ ਪਿੰਡ ਵਿੱਚ ਚੱਲਦੇ ਹਾਂ ਅਤੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਵੈਕਸੀਨ ਦੇ ਬਾਰੇ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਡੁਲਾਰੀਆ ਪਿੰਡ ਚਲਦੇ ਹਾਂ
ਨਮਸਕਾਰ
ਨਮਸਤੇ ਜੀ
ਮੇਰਾ ਨਾਮ ਰਾਜੇਸ਼ ਹਿਰਾਵੇ ਗ੍ਰਾਮ ਪੰਚਾਇਤ ਡੁਲਾਰੀਆ ਭੀਮਪੁਰ ਬਲਾਕ
ਰਾਜੇਸ਼ ਜੀ ਮੈਂ ਫ਼ੋਨ ਇਸ ਲਈ ਕੀਤਾ ਕਿ ਮੈਂ ਜਾਨਣਾ ਚਾਹੁੰਦਾ ਸੀ ਕਿ ਹੁਣ ਤੁਹਾਡੇ ਪਿੰਡ ਵਿੱਚ ਕੋਰੋਨਾ ਦੀ ਕੀ ਸਥਿਤੀ ਹੈ
ਸਰ ਇੱਥੇ ਤਾਂ ਕੋਰੋਨਾ ਦੀ ਸਥਿਤੀ ਤਾਂ ਅਜੇ ਅਜਿਹਾ ਕੁਝ ਨਹੀਂ ਹੈ ਇੱਥੇ
ਅਜੇ ਲੋਕ ਬਿਮਾਰ ਨਹੀਂ ਹਨ
ਪਿੰਡ ਦੀ ਆਬਾਦੀ ਕਿੰਨੀ ਹੈ ਕਿੰਨੇ ਲੋਕ ਹਨ ਪਿੰਡ ਵਿੱਚ
ਪਿੰਡ ਵਿੱਚ 462 ਮਰਦ ਹਨ ਅਤੇ 332 ਔਰਤਾਂ ਹਨ ਸਰ
ਅੱਛਾ ਰਾਜੇਸ਼ ਜੀ ਕੀ ਤੁਹਾਨੂੰ ਵੈਕਸੀਨ ਲੱਗ ਚੁੱਕੀ ਹੈ
ਨਹੀਂ ਸਰ ਅਜੇ ਨਹੀਂ ਲੱਗੀ
ਓਹੋ ਅਜੇ ਕਿਉਂ ਨਹੀਂ ਲਗਵਾਇਆ
ਸਰ ਜੀ ਇੱਥੇ ਕੁਝ ਲੋਕਾਂ ਵੱਲੋਂ ਕੁਝ WhatsApp ਤੇ ਅਜਿਹਾ ਭਰਮ ਪਾ ਦਿੱਤਾ ਗਿਆ ਕਿ ਉਸ ਨਾਲ ਲੋਕ ਭ੍ਰਮਿਤ ਹੋ ਗਏ ਸਰ ਜੀ
ਤਾਂ ਕੀ ਤੁਹਾਡੇ ਮਨ ਵਿੱਚ ਵੀ ਡਰ ਹੈ
ਜੀ ਸਰ ਪੂਰੇ ਪਿੰਡ ਵਿੱਚ ਅਜਿਹਾ ਭਰਮ ਫੈਲਾਅ ਦਿੱਤਾ ਗਿਆ ਸੀ ਸਰ
ਓਹੋ ਇਹ ਕੀ ਗੱਲ ਕੀਤੀ ਤੁਸੀਂ ਵੇਖੋ ਰਾਜੇਸ਼ ਜੀ
ਮੇਰਾ ਤੁਹਾਨੂੰ ਵੀ ਅਤੇ ਮੇਰੇ ਸਾਰੇ ਪਿੰਡ ਦੇ ਭੈਣਭਰਾਵਾਂ ਨੂੰ ਇਹੀ ਕਹਿਣਾ ਹੈ ਕਿ ਡਰ ਹੈ ਤਾਂ ਕੱਢ ਦਿਓ
ਸਾਡੇ ਪੂਰੇ ਦੇਸ਼ ਵਿੱਚ 31 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੇ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ
ਤੁਹਾਨੂੰ ਪਤਾ ਹੈ ਨਾ ਮੈਂ ਖੁਦ ਵੀ ਦੋਵੇਂ ਦੋਸੇ ਲਗਵਾ ਲਏ ਹਨ
ਮੇਰੀ ਮਾਂ ਤਾਂ ਲਗਭਗ 100 ਸਾਲਾਂ ਦੀ ਹੈ ਉਨ੍ਹਾਂ ਨੇ ਵੀ ਦੋਵੇਂ ਦੋਸੇ ਲਗਵਾ ਲਏ ਹਨ ਕਦੇਕਦੇ ਕਿਸੇ ਨੂੰ ਇਸ ਨਾਲ ਬੁਖਾਰ ਵਗੈਰਾ ਹੋ ਜਾਂਦਾ ਹੈ ਪਰ ਉਹ ਬਹੁਤ ਮਾਮੂਲੀ ਹੁੰਦਾ ਹੈ ਕੁਝ ਘੰਟਿਆਂ ਲਈ ਹੀ ਹੁੰਦਾ ਹੈ ਵੇਖੋ ਵੈਕਸੀਨ ਨਹੀਂ ਲਗਵਾਉਣਾ ਬਹੁਤ ਖਤਰਨਾਕ ਹੋ ਸਕਦਾ ਹੈ
ਇਸ ਨਾਲ ਤੁਸੀਂ ਖੁਦ ਨੂੰ ਤਾਂ ਖਤਰੇ ਵਿੱਚ ਪਾਉਂਦੇ ਹੀ ਹੋ ਨਾਲ ਹੀ ਪਰਿਵਾਰ ਅਤੇ ਪਿੰਡ ਨੂੰ ਵੀ ਖਤਰੇ ਵਿੱਚ ਪਾ ਸਕਦੇ ਹੋ
ਅਤੇ ਰਾਜੇਸ਼ ਜੀ ਇਸ ਲਈ ਜਿੰਨਾ ਜਲਦੀ ਹੋ ਸਕੇ ਵੈਕਸੀਨ ਲਗਵਾ ਲਓ ਅਤੇ ਪਿੰਡ ਵਿੱਚ ਸਾਰਿਆਂ ਨੂੰ ਦੱਸੋ ਕਿ ਭਾਰਤ ਸਰਕਾਰ ਵੱਲੋਂ ਮੁਫ਼ਤ ਵੈਕਸੀਨ ਦਿੱਤੀ ਜਾ ਰਹੀ ਹੈ ਅਤੇ 18 ਸਾਲਾਂ ਤੋਂ ਉੱਪਰ ਦੇ ਸਾਰੇ ਲੋਕਾਂ ਦੇ ਲਈ ਇਹ ਮੁਫ਼ਤ ਵੈਕਸੀਨੇਸ਼ਨ ਹੈ
ਤਾਂ ਇਹ ਤੁਸੀਂ ਵੀ ਲੋਕਾਂ ਨੂੰ ਪਿੰਡ ਵਿੱਚ ਦੱਸੋ ਅਤੇ ਪਿੰਡ ਵਿੱਚ ਇਹ ਡਰ ਦੇ ਮਾਹੌਲ ਦਾ ਤਾਂ ਕੋਈ ਕਾਰਨ ਹੀ ਨਹੀਂ ਹੈ
ਕਾਰਨ ਇਹੀ ਸਰ ਕੁਝ ਲੋਕਾਂ ਨੇ ਅਜਿਹੀ ਗਲਤ ਅਫ਼ਵਾਹ ਫੈਲਾਅ ਦਿੱਤੀ ਜਿਸ ਨਾਲ ਲੋਕ ਬਹੁਤ ਹੀ ਭੈਭੀਤ ਹੋ ਗਏ ਇਸ ਦਾ ਉਦਾਹਰਣ ਜਿਵੇਂ ਜਿਵੇਂ ਉਸ ਵੈਕਸੀਨ ਨੂੰ ਲਗਵਾਉਣ ਨਾਲ ਬੁਖਾਰ ਹੋਣਾ ਬੁਖਾਰ ਨਾਲ ਹੋਰ ਬਿਮਾਰੀ ਫੈਲ ਜਾਣਾ ਮਤਲਬ ਆਦਮੀ ਦੀ ਮੌਤ ਹੋ ਜਾਣਾ ਇੱਥੋਂ ਤੱਕ ਵੀ ਅਫ਼ਵਾਹ ਫੈਲਾਈ ਗਈ
ਓ ਹੋ ਹੋ ਵੇਖੋ ਅੱਜ ਤਾਂ ਇੰਨੇ ਰੇਡੀਓ ਇੰਨੇ ਟੀ
ਇੰਨੀਆਂ ਸਾਰੀਆਂ ਖ਼ਬਰਾਂ ਮਿਲਦੀਆਂ ਹਨ ਅਤੇ ਇਸ ਲਈ ਲੋਕਾਂ ਨੂੰ ਸਮਝਾਉਣਾ ਬਹੁਤ ਸੌਖਾ ਹੋ ਜਾਂਦਾ ਹੈ ਅਤੇ ਵੇਖੋ ਮੈਂ ਤੁਹਾਨੂੰ ਦੱਸਾਂ ਭਾਰਤ ਦੇ ਅਨੇਕਾਂ ਪਿੰਡ ਅਜਿਹੇ ਹਨ ਜਿੱਥੇ ਸਾਰੇ ਲੋਕ ਵੈਕਸੀਨ ਲਗਵਾ ਚੁੱਕੇ ਹਨ ਯਾਨੀ ਪਿੰਡ ਦੇ 100 ਫੀਸਦੀ ਲੋਕ ਜਿਵੇਂ ਮੈਂ ਤੁਹਾਨੂੰ ਇਕ ਉਦਾਹਰਣ ਦਿੰਦਾ ਹਾਂ
ਕਸ਼ਮੀਰ ਵਿੱਚ ਬਾਂਦੀਪੁਰਾ ਜ਼ਿਲ੍ਹਾ ਹੈ ਇਸ ਬਾਂਦੀਪੁਰਾ ਜ਼ਿਲ੍ਹੇ ਵਿੱਚ ਵਿਯਵਨ ਵਿਆਨ ਪਿੰਡ ਦੇ ਲੋਕਾਂ ਨੇ ਮਿਲ ਕੇ 100 ਸੌ ਫੀਸਦੀ ਵੈਕਸੀਨ ਦਾ ਟੀਚਾ ਮਿਥਿਆ ਉਸ ਨੂੰ ਪੂਰਾ ਵੀ ਕਰ ਦਿੱਤਾ ਅੱਜ ਕਸ਼ਮੀਰ ਦੇ ਇਸ ਪਿੰਡ ਦੇ 18 ਸਾਲਾਂ ਤੋਂ ਉੱਪਰ ਦੇ ਸਾਰੇ ਲੋਕ ਟੀਕਾ ਲਗਵਾ ਚੁੱਕੇ ਹਨ ਨਾਗਾਲੈਂਡ ਦੇ ਵੀ ਤਿੰਨ ਪਿੰਡਾਂ ਦੇ ਬਾਰੇ ਮੈਨੂੰ ਪਤਾ ਲੱਗਿਆ ਕਿ ਉੱਥੇ ਵੀ ਸਾਰੇ ਲੋਕਾਂ ਨੇ 100 ਸੌ ਫੀਸਦੀ ਟੀਕਾ ਲਗਵਾ ਲਿਆ ਹੈ
ਜੀ ਜੀ
ਰਾਜੇਸ਼ ਜੀ ਤੁਹਾਨੂੰ ਵੀ ਆਪਣੇ ਪਿੰਡ ਆਪਣੇ ਆਲੇਦੁਆਲੇ ਦੇ ਪਿੰਡਾਂ ਵਿੱਚ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ ਅਤੇ ਅੱਜ ਵੀ ਜਿਵੇਂ ਕਹਿੰਦੇ ਹਨ ਇਹ ਭਰਮ ਹੈ ਬਸ ਇਹ ਭਰਮ ਹੀ ਹੈ
ਜੀ ਜੀ
ਤਾਂ ਭਰਮ ਦਾ ਜਵਾਬ ਇਹੀ ਹੈ ਕਿ ਤੁਹਾਨੂੰ ਖੁਦ ਟੀਕਾ ਲਗਵਾ ਕੇ ਸਮਝਾਉਣਾ ਪਵੇਗਾ ਸਾਰਿਆਂ ਨੂੰ ਕਰੋਗੇ ਨਾ ਤੁਸੀਂ
ਪੱਕਾ ਕਰੋਗੇ
ਜੀ ਸਰ ਜੀ ਸਰ ਤੁਹਾਡੇ ਨਾਲ ਗੱਲ ਕਰਨ ਤੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਖੁਦ ਵੀ ਟੀਕਾ ਲਗਵਾਵਾਂਗਾ ਅਤੇ ਲੋਕਾਂ ਨੂੰ ਇਸ ਦੇ ਬਾਰੇ ਪ੍ਰੇਰਿਤ ਕਰਾਂਗਾ
ਅੱਛਾ ਪਿੰਡ ਵਿੱਚ ਹੋਰ ਵੀ ਕੋਈ ਹੈ ਜਿਨ੍ਹਾਂ ਨਾਲ ਮੈਂ ਗੱਲ ਕਰ ਸਕਦਾ ਹਾਂ
ਜੀ ਹੈ ਸਰ
ਕੌਣ ਗੱਲ ਕਰੇਗਾ
ਹੈਲੋ ਸਰ ਨਮਸਕਾਰ
ਨਮਸਤੇ ਜੀ ਕੌਣ ਬੋਲ ਰਹੇ ਹੋ
ਸਰ ਮੇਰਾ ਨਾਂ ਹੈ ਕਿਸ਼ੋਰੀ ਲਾਲ ਦੂਰਵੇ
ਤਾਂ ਕਿਸ਼ੋਰੀ ਲਾਲ ਜੀ ਹੁਣੇ ਰਾਜੇਸ਼ ਜੀ ਨਾਲ ਗੱਲ ਹੋ ਰਹੀ ਸੀ
ਅਤੇ ਉਹ ਤਾਂ ਬੜੇ ਦੁਖੀ ਹੋ ਕੇ ਦੱਸ ਰਹੇ ਸਨ ਕਿ ਵੈਕਸੀਨ ਦੇ ਬਾਰੇ ਲੋਕ ਤਰ੍ਹਾਂਤਰ੍ਹਾਂ ਦੀਆਂ ਗੱਲਾਂ ਕਰਦੇ ਹਨ
ਤੁਸੀਂ ਵੀ ਅਜਿਹਾ ਸੁਣਿਆ ਹੈ
ਹਾਂ ਸੁਣਿਆ ਤਾਂ ਹੈ ਸਰ ਅਜਿਹਾ
ਕੀ ਸੁਣਿਆ ਹੈ
ਕਿਉਂਕਿ ਏਦਾਂ ਹੈ ਸਰ ਕਿ ਨੇੜੇ ਹੀ ਮਹਾਰਾਸ਼ਟਰ ਹੈ ਉੱਧਰੋਂ ਕੁਝ ਰਿਸ਼ਤੇਦਾਰੀ ਨਾਲ ਜੁੜੇ ਲੋਕ ਮਤਲਬ ਕੁਝ ਅਫਵਾਹ ਫੈਲਾਉਂਦੇ ਹਨ ਕਿ ਵੈਕਸੀਨ ਲਗਵਾਉਣ ਨਾਲ ਲੋਕ ਮਰ ਰਹੇ ਹਨ ਕੋਈ ਬਿਮਾਰ ਹੋ ਰਿਹਾ ਹੈ ਸਰ ਲੋਕਾਂ ਨੂੰ ਜ਼ਿਆਦਾ ਭਰਮ ਹੈ ਸਰ ਇਸ ਲਈ ਨਹੀਂ ਲੈ ਰਹੇ ਹਨ ਸਰ
ਨਹੀਂ ਕਹਿੰਦੇ ਕੀ ਹਨ ਹੁਣ ਕੋਰੋਨਾ ਚਲਾ ਗਿਆ ਅਜਿਹਾ ਕਹਿੰਦੇ ਹਨ
ਕੋਰੋਨਾ ਨਾਲ ਕੁਝ ਨਹੀਂ ਹੁੰਦਾ ਹੈ ਅਜਿਹਾ ਕਹਿੰਦੇ ਹਨ
ਨਹੀਂ ਕੋਰੋਨਾ ਚਲਾ ਗਿਆ ਨਹੀਂ ਬੋਲਦੇ ਸਰ ਕੋਰੋਨਾ ਤਾਂ ਹੈ ਬੋਲਦੇ ਲੇਕਿਨ ਵੈਕਸੀਨ ਜੋ ਲਗਵਾਉਂਦੇ ਹਨ ਉਸ ਨਾਲ ਮਤਲਬ ਬਿਮਾਰੀ ਹੋ ਰਹੀ ਹੈ ਸਾਰੇ ਮਰ ਰਹੇ ਹਨ ਇਹ ਸਥਿਤੀ ਦੱਸਦੇ ਹਨ ਸਰ ਉਹ
ਅੱਛਾ ਵੈਕਸੀਨ ਦੇ ਕਾਰਨ ਮਰ ਰਹੇ ਹਨ
ਆਪਣਾ ਖੇਤਰ ਆਦਿਵਾਸੀ ਹੈ ਸਰ ਇਸ ਲਈ ਵੀ ਲੋਕ ਇੱਥੇ ਜਲਦੀ ਡਰਦੇ ਹਨ ਜੋ ਭਰਮ ਫੈਲਾਅ ਦੇਣ ਕਾਰਨ ਲੋਕ ਜਲਦੀ ਨਹੀਂ ਲੈ ਰਹੇ ਵੈਕਸੀਨ
ਵੇਖੋ ਕਿਸ਼ੋਰੀ ਲਾਲ ਜੀ
ਜੀ ਹਾਂ ਸਰ
ਇਹ ਅਫਵਾਹਾਂ ਫੈਲਾਉਣ ਵਾਲੇ ਲੋਕ ਤਾਂ ਅਫਵਾਹਾਂ ਫੈਲਾਉਂਦੇ ਰਹਿਣਗੇ
ਅਸੀਂ ਤਾਂ ਜ਼ਿੰਦਗੀ ਬਚਾਉਣੀ ਹੈ ਆਪਣੇ ਪਿੰਡ ਵਾਲਿਆਂ ਨੂੰ ਬਚਾਉਣਾ ਹੈ ਆਪਣੇ ਦੇਸ਼ ਵਾਸੀਆਂ ਨੂੰ ਬਚਾਉਣਾ ਹੈ ਅਤੇ ਇਹ ਜੇਕਰ ਕੋਈ ਕਹਿੰਦਾ ਹੈ ਕਿ ਕੋਰੋਨਾ ਚਲਾ ਗਿਆ ਤਾਂ ਇਸ ਭਰਮ ਵਿੱਚ ਨਾ ਰਹਿਣਾ
ਇਹ ਬਿਮਾਰੀ ਅਜਿਹੀ ਹੈ ਇਹ ਬਹੁਰੂਪੀ ਵਾਲੀ ਹੈ
ਉਹ ਰੂਪ ਬਦਲਦੀ ਹੈ ਨਵੇਂਨਵੇਂ ਰੰਗਰੂਪ ਲੈ ਕੇ ਪਹੁੰਚ ਜਾਂਦੀ ਹੈ
ਅਤੇ ਉਸ ਤੋਂ ਬਚਣ ਦੇ ਲਈ ਸਾਡੇ ਕੋਲ ਦੋ ਰਸਤੇ ਹਨ ਇਕ ਤਾਂ ਕੋਰੋਨਾ ਦੇ ਲਈ ਜੋ ਪ੍ਰੋਟੋਕੋਲ ਬਣਾਇਆ ਹੈ ਮਾਸਕ ਪਹਿਨਣਾ ਸਾਬਣ ਨਾਲ ਵਾਰਵਾਰ ਹੱਥ ਧੋਣਾ ਦੂਰੀ ਬਣਾਈ ਰੱਖਣਾ ਅਤੇ ਦੂਸਰਾ ਰਸਤਾ ਹੈ ਇਸ ਦੇ ਨਾਲਨਾਲ ਵੈਕਸੀਨ ਦਾ ਟੀਕਾ ਲਗਵਾਉਣਾ ਉਹ ਵੀ ਇਕ ਚੰਗਾ ਸੁਰੱਖਿਆ ਕਵਚ ਹੈ ਤਾਂ ਉਸ ਦੀ ਚਿੰਤਾ ਕਰੋ
ਅੱਛਾ ਕਿਸ਼ੋਰੀ ਲਾਲ ਜੀ ਇਹ ਦੱਸੋ
ਜਦੋਂ ਲੋਕ ਤੁਹਾਡੇ ਨਾਲ ਗੱਲਾਂ ਕਰਦੇ ਹਨ ਤਾਂ ਤੁਸੀਂ ਕਿਵੇਂ ਸਮਝਾਉਂਦੇ ਹੋ ਲੋਕਾਂ ਨੂੰ ਤੁਸੀਂ ਸਮਝਾਉਣ ਦਾ ਕੰਮ ਕਰਦੇ ਹੋ ਕਿ ਤੁਸੀਂ ਵੀ ਅਫ਼ਵਾਹ ਵਿੱਚ ਆ ਜਾਂਦੇ ਹੋ
ਸਮਝਾਈਏ ਕੀ ਉਹ ਲੋਕ ਜ਼ਿਆਦਾ ਹੋ ਜਾਂਦੇ ਨੇ ਤਾਂ ਸਰ ਅਸੀਂ ਵੀ ਭੈਭੀਤ ਹੋ ਜਾਂਦੇ ਨਾ ਸਰ
ਵੇਖੋ ਕਿਸ਼ੋਰੀ ਲਾਲ ਜੀ ਮੇਰੀ ਤੁਹਾਡੇ ਨਾਲ ਗੱਲ ਹੋਈ ਹੈ ਅੱਜ ਤੁਸੀਂ ਮੇਰੇ ਸਾਥੀ ਹੋ
ਤੁਸੀਂ ਡਰਨਾ ਨਹੀਂ ਹੈ ਅਤੇ ਲੋਕਾਂ ਦੇ ਡਰ ਨੂੰ ਵੀ ਦੂਰ ਕਰਨਾ ਹੈ ਕਰੋਗੇ ਨਾ
ਜੀ ਸਰ ਕਰਾਂਗੇ ਸਰ ਲੋਕਾਂ ਦੇ ਡਰ ਨੂੰ ਵੀ ਦੂਰ ਕਰਾਂਗੇ ਸਰ ਮੈਂ ਖੁਦ ਵੀ ਵੈਕਸੀਨ ਲਗਵਾਵਾਂਗਾ
ਵੇਖੋ ਅਫ਼ਵਾਹਾਂ ਤੇ ਬਿਲਕੁਲ ਧਿਆਨ ਨਾ ਦਿਓ
ਤੁਸੀਂ ਜਾਣਦੇ ਹੋ ਸਾਡੇ ਵਿਗਿਆਨੀਆਂ ਨੇ ਕਿੰਨੀ ਮਿਹਨਤ ਕਰਕੇ ਇਹ ਵੈਕਸੀਨ ਬਣਾਈ ਹੈ
ਸਾਰਾ ਸਾਲ ਦਿਨਰਾਤ ਇੰਨੇ ਵੱਡੇਵੱਡੇ ਵਿਗਿਆਨੀਆਂ ਨੇ ਕੰਮ ਕੀਤਾ ਹੈ ਅਤੇ ਇਸ ਲਈ ਸਾਨੂੰ ਵਿਗਿਆਨ ਤੇ ਭਰੋਸਾ ਕਰਨਾ ਚਾਹੀਦਾ ਹੈ ਵਿਗਿਆਨੀਆਂ ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਇਹ ਝੂਠ ਫੈਲਾਉਣ ਵਾਲੇ ਲੋਕਾਂ ਨੂੰ ਵਾਰਵਾਰ ਸਮਝਾਉਣਾ ਚਾਹੀਦਾ ਹੈ ਕਿ ਵੇਖੋ ਬਈ ਅਜਿਹਾ ਨਹੀਂ ਹੁੰਦਾ ਹੈ ਇੰਨੇ ਲੋਕਾਂ ਨੇ ਵੈਕਸੀਨ ਲਗਵਾ ਲਿਆ ਹੈ ਕੁਝ ਨਹੀਂ ਹੁੰਦਾ
ਅਤੇ ਅਫ਼ਵਾਹਾਂ ਤੋਂ ਬਹੁਤ ਬਚ ਕੇ ਰਹਿਣਾ ਚਾਹੀਦਾ ਹੈ ਪਿੰਡ ਨੂੰ ਵੀ ਬਚਾਉਣਾ ਚਾਹੀਦਾ ਹੈ
ਅਤੇ ਰਾਜੇਸ਼ ਜੀ ਕਿਸ਼ੋਰੀ ਲਾਲ ਜੀ ਤੁਹਾਡੇ ਵਰਗੇ ਸਾਥੀਆਂ ਨੂੰ ਤਾਂ ਮੈਂ ਕਹਾਂਗਾ ਕਿ ਕੀ ਤੁਸੀਂ ਆਪਣੇ ਹੀ ਪਿੰਡ ਵਿੱਚ ਨਹੀਂ ਹੋਰ ਪਿੰਡਾਂ ਵਿੱਚ ਵੀ ਇਨ੍ਹਾਂ ਅਫ਼ਵਾਹਾਂ ਨੂੰ ਰੋਕਣ ਦਾ ਕੰਮ ਕਰੋ ਤੇ ਲੋਕਾਂ ਨੂੰ ਦੱਸੋ ਕਿ ਮੇਰੇ ਨਾਲ ਗੱਲ ਹੋਈ ਹੈ
ਦਸ ਦੇਣਾ ਮੇਰਾ ਨਾਂ ਦੱਸ ਦੇਣਾ
ਦੱਸਾਂਗੇ ਸਰ ਅਤੇ ਸਮਝਾਵਾਂਗੇ ਲੋਕਾਂ ਨੂੰ ਅਤੇ ਖੁਦ ਵੀ ਵੈਕਸੀਨ ਲਗਵਾਵਾਂਗੇ
ਵੇਖੋ ਆਪਣੇ ਪੂਰੇ ਪਿੰਡ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਦਿਓ
ਅਤੇ ਸਾਰਿਆਂ ਨੂੰ ਕਹੋ ਕਿ ਜਦੋਂ ਵੀ ਆਪਣਾ ਨੰਬਰ ਆਏ
ਵੈਕਸੀਨ ਜ਼ਰੂਰ ਲਗਵਾਓ
ਠੀਕ ਹੈ ਸਰ
ਮੈਂ ਚਾਹਾਂਗਾ ਕਿ ਪਿੰਡ ਦੀਆਂ ਔਰਤਾਂ ਸਾਡੀਆਂ ਮਾਤਾਵਾਂਭੈਣਾਂ ਨੂੰ
ਇਸ ਕੰਮ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜੋ ਅਤੇ ਸਰਗਰਮੀ ਦੇ ਨਾਲ ਉਨ੍ਹਾਂ ਨੂੰ ਨਾਲ ਰੱਖੋ
ਕਦੀ ਮਾਤਾਵਾਂਭੈਣਾਂ ਗੱਲ ਕਰਦੀਆਂ ਹਨ ਨਾ ਲੋਕ ਜਲਦੀ ਮਨ ਜਾਂਦੇ ਹਨ
ਤੁਹਾਡੇ ਪਿੰਡ ਵਿੱਚ ਜਦੋਂ ਟੀਕਾਕਰਣ ਪੂਰਾ ਹੋ ਜਾਵੇ ਤਾਂ ਮੈਨੂੰ ਦੱਸੋਗੇ ਤੁਸੀਂ
ਹਾਂ ਦੱਸਾਂਗੇ ਸਰ
ਪੱਕਾ ਦੱਸੋਗੇ
ਵੇਖੋ ਮੈਂ ਉਡੀਕ ਕਰਾਂਗਾ ਤੁਹਾਡੀ ਚਿੱਠੀ ਦੀ
ਚਲੋ ਰਾਜੇਸ਼ ਜੀ ਕਿਸ਼ੋਰ ਜੀ ਬਹੁਤਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ
ਧੰਨਵਾਦ ਸਰ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਬਹੁਤਬਹੁਤ ਧੰਨਵਾਦ ਤੁਹਾਨੂੰ ਵੀ

ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਦੇਸ਼ ਵਿੱਚ ਹੁਣ ਮੌਨਸੂਨ ਦਾ ਸੀਜ਼ਨ ਵੀ ਆ ਗਿਆ ਹੈ ਬੱਦਲ ਜਦੋਂ ਵਰ੍ਹਦੇ ਹਨ ਤਾਂ ਸਿਰਫ ਸਾਡੇ ਲਈ ਹੀ ਨਹੀਂ ਵਰ੍ਹਦੇ ਬਲਕਿ ਬੱਦਲ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਵਰ੍ਹਦੇ ਹਨ ਬਾਰਿਸ਼ ਦਾ ਪਾਣੀ ਜ਼ਮੀਨ ਵਿੱਚ ਜਾ ਕੇ ਇਕੱਠਾ ਵੀ ਹੁੰਦਾ ਹੈ ਜ਼ਮੀਨ ਦੇ ਜਲ ਪੱਧਰ ਨੂੰ ਵੀ ਸੁਧਾਰਦਾ ਹੈ ਅਤੇ ਇਸ ਲਈ ਮੈਂ ਜਲ ਸੰਭਾਲ਼ ਨੂੰ ਵੀ ਦੇਸ਼ ਦੀ ਸੇਵਾ ਦਾ ਹੀ ਇਕ ਰੂਪ ਮੰਨਦਾ ਹਾਂ ਤੁਸੀਂ ਵੀ ਵੇਖਿਆ ਹੋਵੇਗਾ ਕਿ ਸਾਡੇ ਵਿੱਚੋਂ ਕਈ ਲੋਕ ਇਸ ਪੁੰਨ ਨੂੰ ਆਪਣੀ ਜ਼ਿੰਮੇਵਾਰੀ ਮੰਨ ਕੇ ਲੱਗੇ ਰਹੇ ਹਨ ਅਜਿਹੇ ਹੀ ਇਕ ਸ਼ਖ਼ਸ ਹਨ ਉਤਰਾਖੰਡ ਦੇ ਪੌੜੀ ਗੜਵਾਲ ਦੇ ਸਚੀਦਾਨੰਦ ਭਾਰਤੀ ਜੀ ਭਾਰਤੀ ਜੀ ਇਕ ਅਧਿਆਪਕ ਹਨ ਅਤੇ ਉਨ੍ਹਾਂ ਨੇ ਆਪਣੇ ਕੰਮਾਂ ਨਾਲ ਵੀ ਲੋਕਾਂ ਨੂੰ ਬਹੁਤ ਚੰਗੀ ਸਿੱਖਿਆ ਦਿੱਤੀ ਹੈ ਅੱਜ ਉਨ੍ਹਾਂ ਦੀ ਮਿਹਨਤ ਨਾਲ ਹੀ ਪੌੜੀ ਗੜਵਾਲ ਦੇ ਉਫਰੈਂਖਾਲ ਖੇਤਰ ਵਿੱਚ ਪਾਣੀ ਦਾ ਵੱਡਾ ਸੰਕਟ ਖਤਮ ਹੋ ਗਿਆ ਹੈ ਜਿੱਥੇ ਲੋਕ ਪਾਣੀ ਦੇ ਲਈ ਤਰਸਦੇ ਸਨ ਉੱਥੇ ਅੱਜ ਸਾਲ ਭਰ ਪਾਣੀ ਦੀ ਸਪਲਾਈ ਹੋ ਰਹੀ ਹੈ
ਸਾਥੀਓ ਪਹਾੜਾਂ ਵਿੱਚ ਜਲ ਸੰਭਾਲ਼ ਦਾ ਇਕ ਰਿਵਾਇਤੀ ਤਰੀਕਾ ਰਿਹਾ ਹੈ ਜਿਸ ਨੂੰ ਚਾਲਖਾਲ ਵੀ ਕਿਹਾ ਜਾਂਦਾ ਹੈ ਯਾਨੀ ਪਾਣੀ ਜਮ੍ਹਾਂ ਕਰਨ ਦੇ ਲਈ ਵੱਡਾ ਸਾਰਾ ਟੋਇਆ ਪੁੱਟਣਾ ਇਸ ਰਵਾਇਤ ਵਿੱਚ ਭਾਰਤੀ ਜੀ ਨੇ ਕੁਝ ਨਵੇਂ ਤੌਰਤਰੀਕਿਆਂ ਨੂੰ ਵੀ ਜੋੜ ਦਿੱਤਾ ਉਨ੍ਹਾਂ ਨੇ ਲਗਾਤਾਰ ਛੋਟੇਵੱਡੇ ਤਲਾਬ ਬਣਵਾਏ ਇਸ ਨਾਲ ਨਾ ਸਿਰਫ ਉਫਰੈਂਖਾਲ ਦੀ ਪਹਾੜੀ ਹਰੀਭਰੀ ਹੋਈ ਬਲਕਿ ਲੋਕਾਂ ਦੀ ਪੀਣ ਦੇ ਪਾਣੀ ਦੀ ਦਿੱਕਤ ਵੀ ਦੂਰ ਹੋ ਗਈ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਭਾਰਤੀ ਜੀ ਅਜਿਹੇ 30 ਹਜ਼ਾਰ ਤੋਂ ਜ਼ਿਆਦਾ ਤਲਾਬ ਬਣਵਾ ਚੁੱਕੇ ਹਨ 30000 ਉਨ੍ਹਾਂ ਦੀ ਇਹ ਅਣਥੱਕ ਕੋਸ਼ਿਸ਼ ਅਜੇ ਵੀ ਜਾਰੀ ਹੈ ਅਤੇ ਅਨੇਕਾਂ ਲੋਕਾਂ ਨੂੰ ਪ੍ਰੇਰਣਾ ਦੇ ਰਹੀ ਹੈ
ਸਾਥੀਓ ਇਸੇ ਤਰ੍ਹਾਂ ਯੂ
ਦੇ ਬਾਂਦਾ ਜ਼ਿਲ੍ਹੇ ਵਿੱਚ ਅੰਧਾਵ ਪਿੰਡ ਦੇ ਲੋਕਾਂ ਨੇ ਵੀ ਇਕ ਵੱਖਰੀ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੇ ਆਪਣੀ ਮੁਹਿੰਮ ਨੂੰ ਬਹੁਤ ਹੀ ਦਿਲਚਸਪ ਨਾਂ ਦਿੱਤਾ ਹੈ ਖੇਤ ਦਾ ਪਾਣੀ ਖੇਤ ਵਿੱਚ ਪਿੰਡ ਦਾ ਪਾਣੀ ਪਿੰਡ ਵਿੱਚ ਇਸ ਮੁਹਿੰਮ ਦੇ ਤਹਿਤ ਪਿੰਡ ਦੇ ਕਈ ਸੌ ਵਿਗੇ ਖੇਤਾਂ ਵਿੱਚ ਉੱਚਾਉੱਚਾ ਬੰਨ੍ਹ ਬਣਾਇਆ ਗਿਆ ਹੈ ਇਸ ਨਾਲ ਬਾਰਿਸ਼ ਦਾ ਪਾਣੀ ਖੇਤਾਂ ਵਿੱਚ ਇਕੱਠਾ ਹੋਣ ਲੱਗਾ ਅਤੇ ਜ਼ਮੀਨ ਵਿੱਚ ਜਾਣ ਲੱਗਾ ਹੁਣ ਉਹ ਸਾਰੇ ਲੋਕ ਖੇਤਾਂ ਦੇ ਬੰਨ੍ਹ ਤੇ ਦਰਖਤ ਲਗਾਉਣ ਦੀ ਵੀ ਯੋਜਨਾ ਬਣਾ ਰਹੇ ਹਨ ਯਾਨੀ ਹੁਣ ਕਿਸਾਨਾਂ ਨੂੰ ਪਾਣੀ ਦਰਖਤ ਅਤੇ ਪੈਸਾ ਤਿੰਨੇ ਮਿਲਣਗੇ ਆਪਣੇ ਚੰਗੇ ਕੰਮਾਂ ਨਾਲ ਪਛਾਣ ਤਾਂ ਉਨ੍ਹਾਂ ਦੇ ਪਿੰਡ ਦੀ ਦੂਰਦੂਰ ਤੱਕ ਵੈਸੇ ਵੀ ਹੋ ਰਹੀ ਹੈ
ਸਾਥੀਓ ਇਨ੍ਹਾਂ ਸਾਰਿਆਂ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਆਪਣੇ ਆਲੇਦੁਆਲੇ ਜਿਸ ਵੀ ਤਰ੍ਹਾਂ ਨਾਲ ਪਾਣੀ ਬਚਾਅ ਸਕਦੇ ਹਾਂ ਸਾਨੂੰ ਬਚਾਉਣਾ ਚਾਹੀਦਾ ਹੈ ਮੌਨਸੂਨ ਦੇ ਇਸ ਮਹੱਤਵਪੂਰਨ ਸਮੇਂ ਨੂੰ ਅਸੀਂ ਗਵਾਉਣਾ ਨਹੀਂ ਹੈ
ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ
ਨਾਸਤਿ ਮੂਲਮ੍ ਅਨੌਸ਼ਧਮ੍॥

ਮੇਰੇ ਪਿਆਰੇ ਦੇਸ਼ਵਾਸੀਓ ਹੁਣ ਤੋਂ ਕੁਝ ਦਿਨਾਂ ਬਾਅਦ 1 ਜੁਲਾਈ ਨੂੰ ਅਸੀਂ ਨੈਸ਼ਨਲ ਡਾਕਟਰਜ਼ ਡੇਅ ਮਨਾਵਾਂਗੇ ਇਹ ਦਿਨ ਦੇਸ਼ ਦੇ ਮਹਾਨ ਡਾਕਟਰ ਅਤੇ ਸਟੇਟਸਮੈਨ ਡਾ
ਰਾਏ ਦੀ ਜਨਮ ਜਯੰਤੀ ਨੂੰ ਸਮਰਪਿਤ ਹੈ ਕੋਰੋਨਾ ਕਾਲ ਵਿੱਚ ਡਾਕਟਰ ਦੇ ਯੋਗਦਾਨ ਦੇ ਅਸੀਂ ਸਾਰੇ ਆਭਾਰੀ ਹਾਂ ਸਾਡੇ ਡਾਕਟਰਜ਼ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੀ ਸੇਵਾ ਕੀਤੀ ਹੈ ਇਸ ਲਈ ਇਸ ਵਾਰੀ ਨੈਸ਼ਨਲ ਡਾਕਟਰਜ਼ ਡੇਅ ਹੋਰ ਵੀ ਖਾਸ ਹੋ ਜਾਂਦਾ ਹੈ
ਸਾਥੀਓ ਮੈਡੀਸਨ ਦੀ ਦੁਨੀਆਂ ਦੇ ਸਭ ਤੋਂ ਸਨਮਾਨਿਤ ਲੋਕਾਂ ਵਿੱਚੋਂ ਇਕ ਹਿਪੋਕਰੇਟਸ ਨੇ ਕਿਹਾ ਸੀ
ਵ੍ਹੇਰੇਵਰ ਥੇ ਆਰਟ ਓਐਫ ਮੈਡੀਸੀਨ ਆਈਐਸ ਲਵਡ ਥੇਰੇ ਆਈਐਸ ਅਲਸੋ ਏ ਲਵ ਓਐਫ ਹਿਊਮੈਨਿਟੀ

ਸਾਥੀਓ ਡਾਕਟਰਜ਼ ਡੇਅ ਦੇ ਨਾਲ ਹੀ 1 ਜੁਲਾਈ ਨੂੰ ਚਾਰਟਰਡ ਅਕਾਉਂਟੈਂਟਸ ਡੇਅ ਵੀ ਮਨਾਇਆ ਜਾਂਦਾ ਹੈ ਮੈਂ ਕੁਝ ਸਾਲ ਪਹਿਲਾਂ ਦੇਸ਼ ਦੇ ਚਾਰਟਰਡ ਅਕਾਉਂਟੈਂਟਸ ਤੋਂ ਗਲੋਬਲ ਲੈਵਲ ਦੀ ਭਾਰਤੀ ਆਡਿਟ ਫਰਮਾਂ ਦਾ ਤੋਹਫਾ ਮੰਗਿਆ ਸੀ ਅੱਜ ਮੈਂ ਉਨ੍ਹਾਂ ਨੂੰ ਇਸ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ ਅਰਥਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਚਾਰਟਰਡ ਅਕਾਉਂਟੈਂਟਸ ਬਹੁਤ ਚੰਗੀ ਅਤੇ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ ਮੈਂ ਸਾਰੇ ਚਾਰਟਰਡ ਅਕਾਉਂਟੈਂਟਸ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਕੋਰੋਨਾ ਦੇ ਖ਼ਿਲਾਫ਼ ਭਾਰਤ ਦੀ ਲੜਾਈ ਦੀ ਇਕ ਵੱਡੀ ਵਿਸ਼ੇਸ਼ਤਾ ਹੈ ਇਸ ਲੜਾਈ ਵਿੱਚ ਦੇਸ਼ ਦੇ ਹਰ ਵਿਅਕਤੀ ਨੇ ਆਪਣੀ ਭੂਮਿਕਾ ਨਿਭਾਈ ਹੈ ਮੈਂ ਮਨ ਕੀ ਬਾਤ ਵਿੱਚ ਅਕਸਰ ਇਸ ਦਾ ਜ਼ਿਕਰ ਕੀਤਾ ਹੈ ਪਰ ਕੁਝ ਲੋਕਾਂ ਨੂੰ ਸ਼ਿਕਾਇਤ ਵੀ ਰਹਿੰਦੀ ਹੈ ਕਿ ਉਨ੍ਹਾਂ ਦੇ ਬਾਰੇ ਓਨੀ ਗੱਲ ਨਹੀਂ ਹੋ ਪਾਉਂਦੀ ਅਨੇਕਾਂ ਲੋਕ ਭਾਵੇਂ ਬੈਂਕ ਸਟਾਫ ਹੋਣ ਟੀਚਰਜ਼ ਹੋਣ ਛੋਟੇ ਵਪਾਰੀ ਜਾਂ ਦੁਕਾਨਦਾਰ ਹੋਣ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਲੋਕ ਹੋਣ ਰੇਹੜੀਫੜ੍ਹੀ ਵਾਲੇ ਭਾਈਭੈਣ ਹੋਣ ਸਿਕਿਉਰਿਟੀ ਵਾਚਮੈਨ ਜਾਂ ਫਿਰ ਪੋਸਟਮੈਨ ਅਤੇ ਪੋਸਟ ਆਫਿਸ ਦੇ ਕਰਮਚਾਰੀਦਰਅਸਲ ਇਹ ਲਿਸਟ ਬਹੁਤ ਹੀ ਲੰਬੀ ਹੈ ਅਤੇ ਹਰ ਕਿਸੇ ਨੇ ਆਪਣੀ ਭੂਮਿਕਾ ਨਿਭਾਈ ਹੈ ਸ਼ਾਸਨਪ੍ਰਸ਼ਾਸਨ ਵਿੱਚ ਵੀ ਕਿੰਨੇ ਹੀ ਲੋਕ ਵੱਖਵੱਖ ਪੱਧਰ ਤੇ ਜੁਟੇ ਰਹੇ ਹਨ

ਮੇਰੇ ਪਿਆਰੇ ਦੇਸ਼ਵਾਸੀਓ ਮਨ ਕੀ ਬਾਤ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿੱਚ ਮੇਰੇ ਤੋਂ ਜ਼ਿਆਦਾ ਤੁਹਾਡੇ ਸਾਰਿਆਂ ਦਾ ਯੋਗਦਾਨ ਰਹਿੰਦਾ ਹੈ ਹੁਣੇ ਮੈਂ ਮਾਈਗੋਵ ਵਿੱਚ ਇਕ ਪੋਸਟ ਵੇਖੀ ਜੋ ਚੇਨਈ ਦੇ ਥਿਰੂ ਆਰ
ਗੁਰੂਪ੍ਰਸਾਦ ਜੀ ਦੀ ਹੈ ਉਨ੍ਹਾਂ ਨੇ ਜੋ ਲਿਖਿਆ ਹੈ ਉਹ ਜਾਣ ਕੇ ਤੁਹਾਨੂੰ ਵੀ ਚੰਗਾ ਲੱਗੇਗਾ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਮਨ ਕੀ ਬਾਤ ਪ੍ਰੋਗਰਾਮ ਦੇ ਰੈਗੂਲਰ ਲਿਸਟੇਨਰ ਹਨ ਗੁਰੂਪ੍ਰਸਾਦ ਜੀ ਦੀ ਪੋਸਟ ਨਾਲ ਹੁਣ ਮੈਂ ਕੁਝ ਸਤਰਾਂ ਕੋਟ ਕਰ ਰਿਹਾ ਹਾਂ ਉਨ੍ਹਾਂ ਨੇ ਲਿਖਿਆ ਹੈ
ਜਦੋਂ ਵੀ ਤੁਸੀਂ ਤਮਿਲ ਨਾਡੂ ਦੇ ਬਾਰੇ ਗੱਲ ਕਰਦੇ ਹੋ ਤਾਂ ਮੇਰਾ ਇੰਟਰੈਸਟ ਹੋਰ ਵੀ ਵਧ ਜਾਂਦਾ ਹੈ
ਤੁਸੀਂ ਤਮਿਲ ਭਾਸ਼ਾ ਅਤੇ ਤਮਿਲ ਸੰਸਕ੍ਰਿਤੀ ਦੀ ਮਹਾਨਤਾ ਤਮਿਲ ਤਿਉਹਾਰਾਂ ਅਤੇ ਤਮਿਲ ਨਾਡੂ ਦੇ ਮੁੱਖ ਸਥਾਨਾਂ ਦੀ ਚਰਚਾ ਕੀਤੀ ਹੈ
ਗੁਰੂਪ੍ਰਸਾਦ ਜੀ ਅੱਗੇ ਲਿਖਦੇ ਹਨ ਕਿ ਮਨ ਕੀ ਬਾਤ ਵਿੱਚ ਮੈਂ ਤਮਿਲ ਨਾਡੂ ਦੇ ਲੋਕਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਕਈ ਵਾਰ ਦੱਸਿਆ ਹੈ ਤਿਰੂਕੁੱਰਲ ਦੇ ਪ੍ਰਤੀ ਤੁਹਾਡੇ ਪਿਆਰ ਤੇ ਤਿਰੂਵਲੁੱਵਰ ਜੀ ਦੇ ਪ੍ਰਤੀ ਤੁਹਾਡੇ ਆਦਰ ਦਾ ਤਾਂ ਕਹਿਣਾ ਹੀ ਕੀ ਇਸ ਲਈ ਮੈਂ ਮਨ ਕੀ ਬਾਤ ਵਿੱਚ ਤੁਸੀਂ ਜੋ ਕੁਝ ਵੀ ਤਮਿਲ ਨਾਡੂ ਦੇ ਬਾਰੇ ਕਿਹਾ ਹੈ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਇਕ ਈਬੁੱਕ ਤਿਆਰ ਕੀਤੀ ਹੈ ਕੀ ਤੁਸੀਂ ਇਸ ਈਬੁੱਕ ਨੂੰ ਲੈ ਕੇ ਕੁਝ ਕਹੋਗੇ ਅਤੇ ਇਸ ਨੂੰ NamoApp ਤੇ ਵੀ ਰੀਲੀਜ਼ ਕਰੋਗੇ ਧੰਨਵਾਦ
ਇਹ ਮੈਂ ਗੁਰੂਪ੍ਰਸਾਦ ਜੀ ਦਾ ਪੱਤਰ ਤੁਹਾਡੇ ਸਾਹਮਣੇ ਪੜ੍ਹ ਰਿਹਾ ਸੀ
ਗੁਰੂਪ੍ਰਸਾਦ ਜੀ ਤੁਹਾਡੀ ਇਹ ਪੋਸਟ ਪੜ੍ਹ ਕੇ ਬਹੁਤ ਅਨੰਦ ਆਇਆ ਹੁਣ ਤੁਸੀਂ ਆਪਣੀ ਈਬੁੱਕ ਵਿੱਚ ਇਕ ਹੋਰ ਪੇਜ਼ ਜੋੜ ਲਓ
ਨਾਨ ਤਮਿਲਕਲਾ ਚਾਰਾਕਤਿਨ ਪੇਰਿਏ ਅਭਿਮਾਨੀ
ਨਾਨ ਉਲਗਤਲਯੇ ਪਲਮਾਯਾਂ ਤਮਿਲ ਮੋਲਿਯਨ ਪੇਰਿਯੇ ਅਭਿਮਾਨੀ
नान तमिलकला चाराक्तिन पेरिये अभिमानी
नान उलगतलये पलमायां तमिल मोलियन पेरिये अभिमानी
ਉਚਾਰਣ ਦਾ ਦੋਸ਼ ਜ਼ਰੂਰ ਹੋਵੇਗਾ ਲੇਕਿਨ ਮੇਰੀ ਕੋਸ਼ਿਸ਼ ਅਤੇ ਮੇਰਾ ਪਿਆਰ ਕਦੇ ਵੀ ਘੱਟ ਨਹੀਂ ਹੋਵੇਗਾ ਜੋ ਤਮਿਲ ਭਾਸ਼ੀ ਨਹੀਂ ਹਨ ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਗੁਰੂਪ੍ਰਸਾਦ ਜੀ ਨੂੰ ਮੈਂ ਕਿਹਾ ਹੈ
ਮੈਂ ਤਮਿਲ ਸੰਸਕ੍ਰਿਤੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ
ਮੈਂ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਤਮਿਲ ਦਾ ਵੱਡਾ ਪ੍ਰਸ਼ੰਸਕ ਹਾਂ
ਸਾਥੀਓ ਹਰ ਹਿੰਦੁਸਤਾਨੀ ਨੂੰ ਵਿਸ਼ਵ ਦੀ ਸਭ ਤੋਂ ਪੁਰਾਤਨ ਭਾਸ਼ਾ ਸਾਡੇ ਦੇਸ਼ ਦੀ ਹੈ ਇਸ ਦਾ ਗੁਣਗਾਨ ਕਰਨਾ ਹੀ ਚਾਹੀਦਾ ਹੈ ਉਸ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਮੈਂ ਵੀ ਤਮਿਲ ਨੂੰ ਲੈ ਕੇ ਬਹੁਤ ਮਾਣ ਕਰਦਾ ਹਾਂ ਗੁਰੂਪ੍ਰਸਾਦ ਜੀ ਤੁਹਾਡੀ ਇਹ ਕੋਸ਼ਿਸ਼ ਮੇਰੇ ਲਈ ਇਕ ਨਵਾਂ ਨਜ਼ਰੀਆ ਦੇਣ ਵਾਲੀ ਹੈ ਕਿਉਂਕਿ ਮੈਂ ਮਨ ਕੀ ਬਾਤ ਕਰਦਾ ਹਾਂ ਤਾਂ ਸਹਿਜਸਰਲ ਢੰਗ ਨਾਲ ਆਪਣੀ ਗੱਲ ਕਹਿੰਦਾ ਹਾਂ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਇਹ ਇਕ ਐਲੀਮੈਂਟ ਸੀ ਤੁਸੀਂ ਜਦੋਂ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਇਕੱਠਾ ਕੀਤਾ ਤਾਂ ਮੈਂ ਵੀ ਉਸ ਨੂੰ ਇਕ ਵਾਰ ਨਹੀਂ ਬਲਕਿ ਦੋ ਵਾਰ ਪੜ੍ਹਿਆ ਗੁਰੂਪ੍ਰਸਾਦ ਜੀ ਤੁਹਾਡੀ ਇਸ ਬੁੱਕ ਨੂੰ ਮੈਂ NamoApp ਤੇ ਜ਼ਰੂਰ ਅਪਲੋਡ ਕਰਵਾਵਾਂਗਾ ਭਵਿੱਖ ਦੀਆਂ ਕੋਸ਼ਿਸ਼ਾਂ ਦੇ ਲਈ ਤੁਹਾਨੂੰ ਬਹੁਤਬਹੁਤ ਸ਼ੁਭਕਾਮਨਾਵਾਂ
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਅਸੀਂ ਕੋਰੋਨਾ ਦੀਆਂ ਮੁਸ਼ਕਿਲਾਂ ਅਤੇ ਸਾਵਧਾਨੀਆਂ ਬਾਰੇ ਗੱਲ ਕੀਤੀ ਦੇਸ਼ ਅਤੇ ਦੇਸ਼ ਵਾਸੀਆਂ ਦੀਆਂ ਕਈ ਪ੍ਰਾਪਤੀਆਂ ਦੀ ਵੀ ਚਰਚਾ ਕੀਤੀ ਹੁਣ ਇਕ ਹੋਰ ਵੱਡਾ ਮੌਕਾ ਵੀ ਸਾਡੇ ਸਾਹਮਣੇ ਹੈ 15 ਅਗਸਤ ਵੀ ਆਉਣ ਵਾਲਾ ਹੈ ਆਜ਼ਾਦੀ ਦੇ 75 ਸਾਲਾਂ ਦਾ ਅੰਮ੍ਰਿਤ ਮਹੋਤਸਵ ਸਾਡੇ ਲਈ ਬਹੁਤ ਵੱਡੀ ਪ੍ਰੇਰਣਾ ਹੈ ਅਸੀਂ ਦੇਸ਼ ਦੇ ਲਈ ਜੀਣਾ ਸਿੱਖੀਏ ਆਜ਼ਾਦੀ ਦੀ ਜੰਗ ਦੇਸ਼ ਦੇ ਲਈ ਮਰਨ ਵਾਲਿਆਂ ਦੀ ਕਥਾ ਹੈ ਆਜ਼ਾਦੀ ਦੇ ਬਾਅਦ ਦੇ ਇਸ ਸਮੇਂ ਨੂੰ ਅਸੀਂ ਦੇਸ਼ ਦੇ ਲਈ ਜਿਊਣ ਵਾਲਿਆਂ ਦੀ ਕਥਾ ਬਣਾਉਣਾ ਹੈ ਸਾਡਾ ਇਕ ਮੰਤਰ ਹੋਣਾ ਚਾਹੀਦਾ ਹੈ ਇੰਡੀਆ ਫਰਸਟ ਸਾਡੇ ਹਰ ਫੈਸਲੇ ਹਰ ਨਿਰਣੈ ਦਾ ਅਧਾਰ ਹੋਣਾ ਚਾਹੀਦਾ ਹੈ ਇੰਡੀਆ ਫਰਸਟ